ਕਾਫ਼ੀ interesting ਹੈ ਮੰਦਿਰ ਇਹ ਜੋ ਤੇ ਬਣਾਉਂਦੇ ਹਾਂ ਇਹਦਾ ਵੀ plan ਦੇਖੀਏ ਘੁੰਮ ਫਿਰਕੇ

ਇਹ ਮੰਦਿਰ ਮਤਲਬ ਅਲੱਗ ਹੀ ਕੁਛ ਹੈਗਾ ਹੈ ਹਨਾ

Main ਤਾਂ ਇਹ ਆ ਹਰ ਇੱਕ ਮੰਦਿਰ ਦੇ ਵਿੱਚ ਜਿੱਦਾਂ ਕਲਾਕ੍ਰਿਤੀ ਬਹੁਤ ਜ਼ਿਆਦਾ ਤੁਹਾਨੂੰ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

ਤੇ ਉਹਦੇ ਨਾਲ related ਹੀ ਉੱਥੇ ਉਹ ਕਲਾਕ੍ਰਿਤੀ ਬਾਹਰ ਵੀ ਅੰਦਰ ਵੀ ਮੂਰਤੀਆਂ ਹੀ ਦੇਖਣ ਨੂੰ ਮਿਲਦੀਆਂ ਸੀ ਨਾ time ਦਾ antique piece ਬਣਕੇ ਰਹਿ ਚੁੱਕੇ ਨੇ ਜੇ ਦੇਖਿਆ ਜਾਏ ਘਰਾਂ ਦੇ ਇੱਕ side ਤੇ ਬਣੇ antique ਉਹਨਾਂ ਬਾਰੇ

ਤੇ ਹੁਣ ਤਾਂ ਤੁਸੀਂ ਬਿਲਕੁਲ ਵੀ ਏਦਾਂ ਨਹੀਂ

ਤੇ ਓਹਦੇ ਚ ਆਪਾਂ ਹੁਣ ਅੱਗੇ ਆਪਣੀ ਵਿਚਾਰਧਾਰਾ ਸ਼ੁਰੂ ਕਰਦੇ ਤੇ ਹੁਣ ਵੇਖੋ ਇਕ ਤਾਂ ਆਪਣਾ main ਗੱਲ time table ਹਣਾ time table ਕਿੰਨਾ ਜਿਆਦਾ ਆਪਣਾ ਸਹੀ ਹੋ ਜਾਂਦਾ gym ਲਾਉਣ ਨਾਲ ਕਿਉਂਕੀ ਜੇ ਆਪਾਂ gym ਨਹੀਂ ਲਾ ਰਹੇ late ਉੱਠ ਰਹੇ ਹੈਂ ਸਵੇਰੇ late ਉੱਠਣ ਨਾਲ ਆਪਣੇ ਕੰਮ ਕਿੰਨੇ late ਹੋ ਰਹੇ ਨੇ ਆਪਾਂ ਜੇ ਕਿਤੇ ਜਾਣੇ ਤਾਂ ਉਹ ਆਪਾਂ late ਹੋ ਰਹੇ ਹਾਂ ਹਣਾ ਘਰ ਦੇ ਗਾਲਾਂ ਕੱਢਣਗੇ ਯਾਰ ਵੀ ਤੂੰ ਕਿ ਤੇਰਾ ਰੋਜ ਦਾ ਹੀ ਕਲੇਸ਼ ਹੈ ਹਣਾ ਰੋਜ ਦਾ ਕਲੇਸ਼ ਹੈ ਇਕ ਜੇ ਆਪਾਂ ਦੇਖ ਸਕਦੇ ਹੈਂ ਵੀ ਯਾਰ ਕਿ ਤੂੰ ਸਾਰਾ ਦਿਨ ਆਏਂ ਪਿਆ ਰਹਿਣੇ ਹਣਾ lazy ਹੈਂ ਜਿਵੇਂ ਵੀ ਕੋਈ ਫਾਇਦਾ ਨੀ ਤੇਰਾ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਯੇ ਨੀ ਵੋ ਨੀ ਹਣਾ ਚਾਹੇ ਤੁਸੀਂ ਅੱਗੇ ਵੀ ਨਹੀਂ ਕਰ ਰਹੇ ਹੈਗੇ ਹਣਾ gym ਤੋਂ ਬਾਅਦ ਚਾਹੇ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਤੁਸੀਂ gym ਤੋਂ ਬਾਅਦ ਸਾਰਾ ਦਿਨ ਘਰੇ ਰਹਿ ਰਹੇ ਹੋਂ but ਤੁਸੀਂ ਜੇ ਘਰੇ ਰਹਿ ਰਹੇ ਹੋਂ ਪਰ ਘਰ ਦੀਆਂ ਨੂੰ ਇੰਨਾ ਤਾ ਪਤਾ ਵੀ ਸਵੇਰੇ ਤੁਸੀਂ ਉੱਠ ਗਏ ਉੱਠ ਕੇ ਤੁਸੀਂ ਆਪਣਾ gym ਲਾ ਆਏ ਆਕੇ ਤੁਸੀਂ ਆਪਣਾ ਨਹਾ ਧੋ ਲਿਆ breakfast ਕਰਨਾ healthy ਨੇ ਖਾ ਪੀ ਲਿਆ ਹਣਾ ਰੋਟੀਆਂ ਵਗੈਰਾ ਖਾ ਲਿਆਂ ਹੋਰ ਕਰ ਲਿਆ ਹਣਾ ਤੇ ਓਦੂੰ ਬਾਅਦ ਤੁਸੀਂ ਆਪਣਾ ਕੋਈ ਹੋਰ ਕੰਮ ਵੀ ਕਰ ਸਕਦੇ ਹੋ ਗੁਰਦਵਾਰੇ ਮੰਦਰ ਜਾ ਸਕਦੇ ਹੋ ਘਰ ਦੀਆਂ ਨੂੰ ਇੰਨੇ ਚ ਹੀ ਹੋ ਜਾਂਦੇ ਵੀ ਯਾਰ ਬਈ ਹਾਂ ਯਾਰ ਵੀ ਬੱਚਾ ਠੀਕ ਆ ਹੁਣ ਵੀ ਸਾਡਾ ਮੁੰਡਾ ਤਾਂ gym ਜਾਂਦਾਬਈ ਸਵੇਰੇ ਸੱਜਰੇ ਉੱਠਦਾ ਸਾਨੂ ਕੋਈ ਦਿੱਕਤ ਨਹੀਂ ਹੈਗੀ ਤੇ ਚਾਹੇ ਸਾਰਾ ਦਿਨ ਘਰੇ ਰਹਿੰਦੇ ਓਦੂੰ ਬਾਅਦ

ਘਰ ਦੀਆਂ ਨੂੰ so ਇਸ ਗੱਲ ਦਾ ਵੀ ਇਕ ਫਿਕਰ ਬੇਫਿਕਰ ਹੋਣ ਜਾਂਦੇ ਨੇ ਘਰ ਦੀਆਂ ਨੂੰ ਵੀ ਪਤੇ ਵੀ ਹਾਂ ਵੀ ਸਾਡਾ ਮੁੰਡਾ ਸਹੀ ਚੀਜ ਕਰ ਰਿਹੇ ਹਣਾ ਵੀ ਹਾਂ ਬਈ ਯਾਰ ਉਹ gym ਜਾਂਦੇ ਹਣਾ ਵੀ ਇਹਦੀ health ਆ ਜਿਹੜੀ ਸਹੀ ਆ ਨਹੀਂ ਕਈ ਵਾਰ ਆਪਾਂ ਦੇਖਦੇ ਆ ਵੀ ਘਰ ਦੀਆਂ ਨੂੰ ਕਿੰਨੀ tension ਹੁੰਦੀ ਹੈ ਵੀ ਹਾਂ ਬੱਚਾ ਸਾਡਾ ਰੋਟੀ ਨਹੀਂ ਖਾ ਰਿਹਾ ਹਣਾ ਜਾ ਕੁਛ ਹੋਰ ਨਹੀਂ ਕਰ ਰਿਹਾ ਹਣਾ ਵੀ ਇਹ ਬੀਮਾਰ ਨਾ ਹੋ ਜੇ ਕਿਤੇ ਹਣਾ ਜਾ ਕੁਝ ਹੋਰ ਨਾ ਹੋ ਜੇ ਇਹਨੂੰ ਕੋਈ problems ਨਾ ਆ ਜਾਣ in future ਹਣਾ ਜਾ ਕੋਈ ਬਿਮਾਰੀ ਨਾ ਆ ਜਾਵੇ ਨਹੀਂ ਜਿਹੜਾ ਹੁਣ gym ਆਲੇ ਓਹਨੂੰ ਕਿ ਹੈ ਓਹਦੇ ਘਰ ਦੀਆਂ ਨੂੰ ਪਤੇ ਵੀ ਨਹੀਂ ਯਾਰ ਇਹ gym ਲਾਉਂਦੇ ਇਹਦੀ ਜਿਹੜੀ immunity power ਹੈ ਸਾਨੂੰ ਪਤੇ strong ਹੈ ਹਣਾ ਜੇ ਕੋਈ ਇਹਨੂੰ problem ਹੋਊਗੀ ਤਾਂ ਇਹਦੀ ਜਿਹੜੀ immunity ਹੈ ਉਹ ਓਹਦੇ ਨਾਲ ਲੜਨ ਦੀ ਸ਼ਕਤੀ ਰੱਖਦੀ ਹੈ ਹਣਾ ਸਗੋਂ ਆਮ ਇਨਸਾਨ ਨਾਲੋਂ ਜਿਹੜੀ ਮੈਂ ਕਹਿਣੇ ਜੀਮਾਂ ਆਲੇ ਹੁੰਦੇ ਨੇ ਓਹਨਾ ਦੀ ਜਿਹੜੀ power ਹੁੰਦੀ ਹੈ ਨਾ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਵੀ ਉਹ ਆਪਣੇ ਨਾਲੋਂ double ਹੁੰਦੀ ਹੈ ਕਿਉਂ ਕਿਓਂਕਿ ਓਹਨੇ gym ਲਾਈ ਹੁੰਦੀ ਹੈ ਓਹਨਾ ਦੀ ਜਿਹੜੀ ਖੁਰਾਕ ਹੈ ਉਹ ਹੋਈ ਹੈ ਉਹ ਖੁਰਾਕ ਸਹੀ ਪਾਸੇ ਲੱਗੀ ਵਈ ਹੈ ਕਿਮੇਂ ਲੱਗੀ ਵਈ ਹੈ ਕਿਓਂਕਿ ਉਹ ਖਾ ਪੀ ਵਧੀਆ ਰਿਹਾ ਸੀ ਗਾ ਤੇ ਅੱਗੋਂ gym ਲੈ ਰਿਹਾ ਸੀ ਗਾ ਤੇ ਓਹਦੀ ਸਹੀ ਪਾਸੇ ਖੁਰਾਕ ਲੱਗ ਗਈ ਹਣਾ ਓਹੀ ਤੇ ਤੁਸੀਂ ਹੁਣ ਆਪਣਾ ਕਰ ਰਹੇ ਹੋ ਥੋਡੀ ਸਹੀ ਪਾਸੇ ਖੁਰਾਕ ਵੀ ਜਾ ਰਹੀ ਹੈ ਥੋਨੂੰ ਪਤਾ ਹੀ ਨਹੀਂ ਲੱਗ ਰਿਹੇ ਵੀ ਹਾਂ ਯਾਰ ਮੈਂ ਕਿ ਕਰ ਰਿਹੈਂ ਕਿ ਨਹੀਂ ਕਰ ਰਿਹਾ ਹਣਾ ਸਾਰਾ ਦਿਨ ਹੋਰ ਹੀ ਢਿਲੀਆਂ ਢਿਲੀਆਂ ਜਾ ਰਹਿਣਾ ਸ਼ਰੀਰ ਵੀ ਨਹੀਂ ਸਹੀ ਰਹਿਣਾ ਓਹਦਾ ਵੀ ਕਿ ਫਾਇਦਾ ਹੁਣ ਓਹੀ ਤੁਸੀਂ ਆਪਣਾ ਸਵੇਰੇ ਸੱਜਰੇ ਉੱਠ ਰਹੇ ਹੋ ਹਣਾ gym ਜਾ ਰਹੇ ਹੋ ਆਪਣਾ ਵਧੀਆ weight ਵਗੈਰਾ ਮਾਰ ਰਹੇ ਹੋ ਓਦੋਂ ਥੋਡੀ body ਬਣ ਰਹੀ ਹੈ ਹਣਾ ਥੋਡੀ ਜਿਹੜੀ ਓਦੂੰ ਅਲਾਵਾ ਵੀ ਦੇਖੋ ਜੇ ਤੁਸੀਂ gym ਮਾਰਦੇ ਹੋ ਥੋਡੀ ਜਿਹੜੀ ਆਪਣੀ ਜਿਹੜੀ body shape ਆ ਉਹ change ਹੁੰਦੀ ਹੈ ਹਣਾ body shape ਤੋਂ ਅਲਾਵਾ ਤੁਸੀਂ personality ਆਪਣੇ ਅੰਦਰ ਆਂਦੀ ਹੈ ਹਣਾ ਜੇ ਆਪਾਂ gym ਲਾਨੇ ਆ personality ਦੇ ਆਣ ਨਾਲ ਦੇਖੋ ਥੋਡਾ ਕਿੰਨਾ ਫਰਕ ਪੈਂਦੇ ਥੋਡੇ ਨਾਲ ਕਿੰਨੇ ਥੋਡੇ ਥੋਡੇ ਤੇ ਲੋਕ ਜਿਹੜੇ ਹੈ attract ਹੁੰਦੇ ਨੇ ਚਾਹੇ female friends ਲਾ ਲੋ ਹਣਾ ਜਾ ਆਪਣੇ ਸਿਧੇ ਯਾਰ ਦੋਸਤ ਲਾ ਲਓ ਥੋਡੀ ਸਗੋਂ ਇਕ personality ਅਲੱਗ ਬਣਦੀ ਹੈ gym ਆਲੇ ਬੰਦੇ ਦੀ ਇਕ personality ਅੱਡ ਹੁੰਦੀ ਹੈ ਤੇ ਜਿਹੜਾ without gym ਆਲਾ ਬੰਦਾ ਓਹਦੀ personality ਹਮੇਸ਼ਾ ਅੱਡ ਹੋਊਗੀ ਕਿਵੇਂ ਕਿਓਂਕਿ ਜਿਹੜਾ gym ਆਲਾ ਬੰਦਾ ਓਹਦਾ ਸ਼ਰੀਰ ਹਮੇਸ਼ਾ active ਰਹੂਗਾ ਖੜਿਆ ਜਿਹਾ ਰਹੂਗਾ ਹੁਣ ਦੇਖੋ ਕੇ gym ਆਲਾ ਬੰਦਾ ਖੜਾ ਨਾਲ ਇਕ ਇਕ ਖੜਾ ਦੂਜਾ ਬੰਦਾ ਥੋਡੇ ਘਰ ਦੇ ਵਿਚ ਕੋਈ function ਹੈ ਵਿਆਹ ਹੈ ਸ਼ਾਦੀ ਹੈ ਕੁਛ ਵੀ ਹੈ ਹਣਾ ਹੁਣ ਅਗਰ function ਕੋਈ ਵੀ ਕਹਿ ਸਕਦੇ ਹੋ ਹੁਣ ਥੋਡੇ ਘਰ ਚ ਕੋਈ ਆਇਆ guest ਯਾ ਥੋਡੇ ਆਏਂ ਲਾ ਲਓ ਥੋਡੇ mother ਯਾ father ਨੇ ਹਣਾ ਥੋਡੇ ਦੋ friends ਖੜੇ ਨੇ ਥੋਡਾ ਇਕ friend ਹੈ ਜਿਹੜਾ gym ਲਾ ਰਿਹੇ ਇਕ friend ਹੈ ਜਿਹੜਾ gym ਨਹੀਂ ਲਾ ਰਿਹਾ ਤੇ ਤੁਸੀਂ ਵੀ gym ਨਹੀਂ ਲਾ ਰਹੇ ਹਣਾ ਤੁਸੀਂ ਵੀ lazy ਹੋ ਥੋਡੇ ਘਰ ਦੀਆਂ ਨੇ ਕਿ ਕਹਿਣਾ ਜੇ ਥੋਡੇ ਘਰ ਚ ਬੜੇ brother ਦੀ ਜਾ ਥੋਡੀ sister ਦੀ ਜਾ brother ਦੀ ਲਾ ਲਓ ਥੋਡੇ brother ਦੀ marriage ਹੈ ਹਣਾ

ਥੋਡੇ ਘਰ ਓਵੇਂ ਕਈ ਵਾਰ ਹਲਵਾਈਆਂ ਦਾ ਸਾਮਾਨ ਜਾ ਕੋਈ ਹੋਰ ਸਾਮਾਨ ਕੁਰਸੀਆਂ ਵਗੈਰਾ ਟੇਬਲ ਵਗੈਰਾ ਹਣਾ ਕੁਛ ਵੀ ਆਂਦੇ ਆਪਾਂ ਉਹ ਚੁੱਕਣੇ ਕਿਸੇ ਦਾ ਹੁਣ ਜੇ ਕੋਈ ਮੈਂ ਲਾ ਲਓ ਜੇ ਕਿਸੇ ਨੂੰ ਪੰਜ ਛੇ ਗੱਦੇ ਚੁੱਕਣੇ ਪੈ ਜਾਣ ਹਣਾ ਜੇ ਆਪਾਂ ਕਹਿ ਦਿੰਨੇ ਆ ਉਹ ਇਕ ਬੰਦੇ ਵਾਸਤੇ ਜਿਹੜਾ without gym ਆ ਵੀ teenage ਉਹ ਵਾਸਤੇ ਔਖਾ ਵੀ ਯਾਰ ਕਿ ਪਹਾੜੇ ਜੇ ਦੇ ਤੇ ਮੁੜਕੇ ਗਰਮੀ ਲੱਗੀ ਜਾਣੀ ਹੈ ਜਾ ਓਹਦੇ ਮੋਢੇ ਦੁਖੀ ਜਾਣੇ ਓਹੀ ਜਿਹੜਾ gym ਆਲਾ ਹੋਊਗਾ ਓਹਨੇ ਕਿ ਚੁੱਕਣਾ ਓਹਨੇ ਜੇ ਸਿਲੰਡਰ ਵੀ ਚੁੱਕਣਾ ਓਹਨੇ ਇਕ ਹੱਥ ਨਾਲ ਚੁੱਕ ਕੇ ਆਪਣੇ ਮੋਢੇ ਤੇ ਰੱਖਣਾ ਮੁੜਕੇ ਚਾਹੇ ਓਹਨੂੰ ਪੌੜੀਆਂ ਚੜਾ ਲੋ ਉਹ ਉਪਰ ਆਪਣੇ ਕੋਠੇ ਤੇ ਰਖਾ ਲੋ ਚਾਇ ਓਹਤੋਂ ਤੇ ਜਿਹੜਾ ਓਹੀ without gym ਆਲੇ ਮੈਂ ਕਹਿਨਾਂ ਉਹ ਦੋ ਜਣੇ ਲਗਣਗੇ ਤਾਂ ਮਸਾਂ ਕੋਠੇ ਤੇ ਉਹ ਚਢਾਣਗੇ ਆਪਣਾ ਸਿਲੰਡਰ ਹਣਾ ਕਿੰਨਾ ਫਰਕ ਹੈ ਦੇਖੋ personality ਦਾ ਦੂਜੀ ਗੱਲ ਹੋਰ ਦੇਖੋ ਤੇ ਜਿਹੜਾ ਉਹ gym ਆਲਾ ਬੰਦਾ ਹੈ ਨਾ ਜਿਵੇਂ ਤੁਸੀਂ ਨਹੀਂ ਹੈਗੇ ਥੋਡੇ ਘਰ ਦੀਆਂ ਨੇ ਥੋਨੂੰ ਵੀ ਹਾਂ ਯਾਰ ਆਹ ਚੀਜ ਚੁੱਕ ਕੇ ਓਦਰ ਰੱਖ ਨਹੀਂ ਉਹ ਸਗੋਂ ਥੋਡੇ ਨਾਲ ਦੇ friend ਨੂੰ ਕਹਿਣਗੇ gym ਆਲੇ ਨੂੰ ਵੀ ਯਾਰ ਤੂੰ ਉਰੇ ਆ ਯਾਰ ਇਹਨਾਂ ਤੋਂ ਕਿ ਹੋਣੇ ਇਹ ਕਿਸੇ ਜੋਗੇ ਨਹੀਂ ਹੈਗੇ ਤੂੰ ਆ ਤੂੰ ਮਾੜਾ ਜਿਹਾ ਹੱਥ ਲਵਾ ਮਾੜਾ ਜਿਹਾ ਕੰਮ ਕਰਾ ਕਿਉਂ ਕਹਿਣਗੇ ਥੋਨੂੰ ਓਥੇ guilty feel ਹੋਊਗਾ ਕਿਉਂ ਹੋਊਗਾ ਵੀ ਯਾਰ ਹਾਂ ਯਾਰ ਦੇਖੀਂ ਜੇ ਕੱਲ ਨੂੰ ਅਸੀਂ ਵੀ ਜੇ ਕੱਲ ਨੂੰ ਅਸੀਂ ਵੀ gym ਲਾਂਦੇ ਹੁੰਦੇ ਤਾਂ ਅਸੀਂ ਵੀ ਘਟੋ ਘਟ ਆਹ ਚੀਜ ਘਰ ਦੀਆਂ ਦੀ help ਤਾਂ ਕਰ ਸਕਦੇ ਸੀ ਘਟ ਤੋਂ ਘਟ ਸਾਨੂ ਸ਼ਰਮਿੰਦਾ ਤਾਂ ਨਾ ਹੋਣਾ ਪੈਂਦਾ ਵੀ ਹਾਨ ਯਾਰ ਬਈ ਯਾਰ ਸਾਨੂ ਆਏਂ ਚੱਕਰ ਜਾ ਨਹੀਂ ਪੈ ਰਿਹਾ ਹਣਾ ਏ ਨਹੀਂ ਹੋਣਾ ਪੈ ਰਿਹਾ ਵੋ ਨਹੀਂ ਹੋਣਾ ਪੈ ਰਿਹਾ ਨਹੀਂ ਇਸ ਚੀਜ ਦਾ ਬਹੁਤ ਫਰਕ ਪੈਂਦੇ ਵੀ ਦੇਖੋ ਯਾਰ ਥੋਡੀ ਬੇਜਤੀ ਵੀ ਹੈ ਇਹਦੇ ਵਿਚ ਹਣਾ ਵੀ ਚਲੋਂ ਕਈ ਹੁੰਦੇ ਨੇ ਉੱਦਾਂ healthy ਹੁੰਦੇ ਨੇ ਚੁੱਕ ਕੇ ਚੜ੍ਹ ਜਾਂਦੇ ਨੇ ਪਰ ਓਹਨਾ ਦੀ fat ਹੁੰਦੀ ਹੈ ਕਇਆਂ ਦੇ ਉਹ ਊਂ ਸਾਹ ਚੜ੍ਹ ਜਾਂਦੇ ਓਹਨਾ ਨੂੰ ਹਣਾ ਮਾੜਾ ਜਿਹਾ ਭੱਜ ਲੈਣ ਊਂ ਸਾਹ ਕੋਈ ਕੁੱਤਾ ਪਿਛੇ ਪੈ ਗਿਆ ਸਾਹ ਚੜ੍ਹ ਗਿਆ ਕੁੱਤੇ ਨੇ ਵੱਡ ਲਿਆ ਚੱਲ ਫੇਰ ਖਰਚਾ ਉਹ gym ਆਲਾ ਉਹ ਘਟੋ ਘਟ ਭੱਜ ਤਾਂ ਲਊਗਾ ਕਿਓਂਕਿ ਓਹਨਾ ਦੀ running ਵੀ ਹੁੰਦੀ ਹੈ ਹਣਾ running ਵੀ ਬਹੁਤ ਜਰੂਰੀ ਹੈ ਆਪਣੇ ਵਾਸਤੇ ਇਸ ਕਰਕੇ ਜਿਹੜੀ gym ਆ ਬਹੁਤ ਜਿਆਦਾ ਆਪਣੇ ਵਾਸਤੇ benefits ਨੇ ਦੇਖੋ benefits ਥੋਨੂੰ healthy ਵੀ ਰੱਖ ਰਹੀ ਹੈ ਥੋਡੀ body ਨੂੰ muscular ਬਣਾ ਰਹੀ ਹੈ ਠੀਕ ਹੈ ਓਦੂੰ ਬਾਅਦ ਥੋਨੂੰ personality ਵੀ ਦੇ ਰਹੀ ਹੈ ਹਣਾ ਥੋਡੀ ਪ੍ਰਸ਼ੰਸਾ ਵੀ ਹੋ ਰਹੀ ਹੈ ਕਿੰਨੇ ਫਾਇਦੇ ਹੋ ਗਏ ਚਾਰ ਫਾਇਦੇ ਹੋ ਗਏ ਹਣਾ ਹੋਰ ਵੀ ਕਿੰਨੇ ਫਾਇਦੇ ਨੇ ਬਿਮਾਰੀਆਂ ਤੋਂ ਬਚਾ ਰਹਿ ਹੈ ਠੀਕ ਹੈ ਆਪਣਾ ਪੰਜਵਾਂ ਫ਼ੈਇਦਾ ਹੋ ਗਿਆ ਹਣਾ excercise ਕਰਨ ਨਾਲ ਤੁਸੀਂ ਐਨ ਵੀ ਸੁਸਤੀ ਨਹੀਂ ਆ ਰਹੀ ਥੋਡੇ ਅੰਦਰ ਛੇ ਠੀਕ ਹੈ

ਤੇ ਨਾਲ ਤੁਸੀਂ ਆਪਣਾ fast food ਖਾ ਰਹੇ ਹੋ ਓਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਕਿਓਂਕਿ ਜੇ ਤੁਸੀਂ fast food ਖਾ ਕੇ gym ਲੈਣੇ ਹੋ obvious ਜਿਹੀ ਗੱਲ ਹੈ ਤਾਂ ਮੈਦਾ ਤੁਸੀਂ ਓਹਨੂੰ ਪਚਾਣ ਦੇ ਮਾਰੇ ਇੰਨੀ ਇੰਨੀ excercise ਲਾ ਰਹੇ ਹੋ ਓਹਨੇ ਥੋਡੇ ਅੰਦਰ ਹੋਰ ਕੰਮ ਖਰਾਬ ਕਰ ਦੇਣਾ ਕਿਓਂਕਿ ਢਿੱਡ ਥੋਡਾ ਭਰਿਆ ਹੋਇਆ ਭਰੇ ਢਿੱਡ ਨਾਲ ਕਦੇ gym ਨਹੀਂ ਲਗਦੀ ਇਹ ਸਭ ਨੂੰ ਪਤੇ ਠੀਕ ਹੈ ਓਹਦਾ ਵੀ ਕਿ ਫਾਇਦਾ ਵੀ ਤੁਸੀਂ ਵੀ ਹਾਂ ਮੈਂ gym ਕੋਈ ਚੱਕਰ ਨਹੀਂ gym ਲਾ ਰਿਹੇ but ਮੈਂ ਆਪਣਾ ਕਿ ਕਰ ਰਿਹੇ ਨਾਲ ਨਾਲ ਮੈਂ ਆਪਣਾ fast food ਖਾ ਰਿਹੇ ਹਣਾ ਓਹਦਾ ਵੀ ਕਿ ਫਾਇਦਾ ਜੇ ਥੋਨੂੰ ਇਹਦਾ ਕੁਛ ਨੀ ਪਤਾ ਤੁਸੀਂ ਆਪਣੇ ਸ਼ਰੀਰ ਨੂੰ ਉਹ ਚੀਜ ਤਾਂ ਦੇ ਨਹੀਂ ਰਹੇ ਜਿਹੜੀ ਚੀਜ ਚਾਹੀਦੀ ਹੈ ਚੀਜ ਕਿ ਚਾਹੀਦੀ ਹੈ ਜਿਹੜੀ ਥੋਨੂੰ opposite ਹੈ opposite ਚੀਜ ਨਾਲ ਹੋਰ ਨੁਕਸਾਨ ਹੋ ਰਿਹੇ gym ਲਾਣ ਨਾਲ ਥੋਡਾ gym ਲਾਣ ਨਾਲ ਨੁਕਸਾਨ ਵੀ ਹੋਊਗਾ ਨੁਕਸਾਨ ਤਾਂ ਹੋਊਗਾ ਜੇ ਤੁਸੀਂ ਓਹਨੂੰ good diet ਨਹੀਂ ਦਿਉਂਗੇ good meals ਨਹੀਂ ਖਾਓਂਗੇ good meals ਵੀ ਬਹੁਤ ਜਰੂਰੀ ਨੇ ਆਪਣੇ ਵਾਸਤੇ meal ਆਹ ਹੁਣ ਜਿਵੇਂ ਕਈ ਨੇ ਆਪਾਂ ਕਹਿ ਦਿੰਨੇ ਹੈਂ ਘਰੇ ਤਾਂ ਆਪਾਂ ਖ਼ਾਨੇ ਹੀ ਹੈ ਸਾਰਾ ਕੁਛ but gym ਅਲੀਆਂ ਵਾਸਤੇ eggs ਹੋ ਗਏ ਹਣਾ rice ਹੋ ਗਏ brown rice ਹੋ ਗਏ ਤੇ breads ਹੋ ਗਈਆਂ ਹਣਾ ਆਪਣਾ wheat free ਆਪਣਾ sorry ਮੈਦੇ ਆਲੀ ਬਿਨਾਂ ਮੈਦੇ ਆਲੀ ਜਿਹੜੀ bread ਹੋ ਗਈ ਹਣਾ wheat ਆਲੀ bread ਹੋ ਗਈ ਤੇ ਓਦਾਂ ਆਪਾਂ ਕਿ ਕਹਿ ਦਿੰਨੇ ਆ peanut butter ਹੋ ਗਿਆ ਹਣਾ chicken ਹੋ ਗਿਆ ਆਪਾਂ ਕਈ ਵਾਰ ਜਿਵੇਂ fried chicken ਖਾ ਲੈਣੇ ਉਹ fried ਨਹੀਂ ਖਾਣਗੇ ਦੇਖੋ chicken ਆਲੇ ਅਹ gym ਆਲੇ ਉਹ ਖਾਣਗੇ ਹਮੇਸ਼ਾ ਯਾ ਤਾ boil ਖਾਣਗੇ ਜਾ ਆਪਣਾ ਕੋਈ ਹੋਰ ਬਣਾਨਗੇਹਣਾ ਇਹ ਵੀ ਕਿੰਨਾ ਫਰਕ ਪੈਂਦੇ ਤੁਸੀਂ ਦੇਖੋ gym ਆਲਿਆਂ ਦਾ ਹਣਾ ਕਿਓਂਕਿ ਓਹਨਾ ਨੇ weight ਚੁੱਕਣਾ ਹੁੰਦਾ ਜੇ ਉਹ oil ਹੀ ਖਾ ਲੈਣਗੇ ਤਾ weight ਕਿਵੇਂ ਚੁੱਕਣਗੇ ਇਹ ਵੀ ਚੀਜ ਦਾ ਫਰਕ ਪੈ ਜਾਂਦੇ ਓਹਨਾ ਨੂੰ ਹਣਾ ਵੀ ਜੇ ਓਹਨਾ ਨੇ ਵੀ ਆਪਣਾ ਖਾ ਹੀ ਓਹਨਾ ਨੇ ਇੰਨਾ ਕੁਛ overload ਲਿਆ ਤੇ ਆਪਾਂ oil ਇੰਨਾ ਲੈ ਲਿਆ ਤਾਂ ਓਹਦੇ ਨਾਲ ਓਹਨਾ ਨੂੰ ਨੁਕਸਾਨ ਤਾ ਹੋਣਾ ਹੀ ਹੋਣਾ ਜੇ ਨੁਕਸਾਨ ਓਹਨਾ ਨੂੰ oil ਨੁਕਸਾਨ ਕਰਿ ਗਿਆ ਫੇਰ ਓਹਦਾ ਵੀ ਕਿ ਫਾਇਦਾ ਹਣਾ ਤਾਂ ਕਰਕੇ gym ਦੇ ਵਿਚ ਨਾ ਆਪਾਂ ਜਿਆਦਾ oily ਖਾ ਸਕਦੇ ਹੈਂ ਤੇ ਜਾ ਹਾਂ ਆਪਣਾ ਓਦਾਂ ਕਦੇ ਕਦਾਈਂ ਚਲੋ ਖਾ ਲਿਆ ਖਾ ਲਿਆ ਓਦਾਂ ਹੁਣ ਆਪਾਂ daily use ਦੇ ਵਿਚ ਆਪਾਂ daily use ਦੇ ਵਿਚ ਇੰਨਾ ਕੁਛ ਖਾ ਲੈਣੇ ਆ ਹਣਾ ਤਾ ਕਰ ਤਾਂ ਕਰਕੇ ਇੰਨਾ ਨੁਕਸਾਨ ਹੋ ਜਾਂਦੇ ਹੁੰਦਾ

ਇਸ ਕਰਕੇ ਇਹ ਤਾਂ ਚੀਜ ਤੁਸੀਂ ਦੇਖੋ ਹਮੇਸ਼ਾ ਉਹ ਚੀਜ ਨਾਲ ਆਪਾਂ ਨੂੰ ਨੁਕਸਾਨ ਹੀ ਨੁਕਸਾਨ ਨੁਕਸਾਨ ਹੀ ਨੁਕਸਾਨ ਹੈ ਜੇ ਤੁਸੀਂ ਉਹ ਚੀਜ ਨੂੰ daily daily ਕਰ ਰਹੇ ਹੋ daily daily ਕਰ ਰਹੇ ਹੋ ਹਣਾ ਤਾਂ ਉਹ ਥੋਨੂੰ ਚੀਜ ਨੇ ਨੁਕਸਾਨ ਦੇਣਾ ਹੈ

ਤੇ ਭਰਾ chandigarh ਰਹਿੰਦਾ ਏ ਜੀ ਤੇ ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਮੈਂ ਓਹਨੂੰ fridge ਪਹੁੰਚਣਾ ਹੋਵੇ ਤਾਂ ਕਿਵੇਂ ਪਹੁੰਚਾਏਗਾ ਤੇ ਤੁਹਾਡੀ company ਦੇ ਕੀ rulescharges ਨੇ ਓਹਦੇ ਵਾਰੇ ਮਤਲਬ ਸਾਰੀ ਜਾਣਕਾਰੀ ਦੇ ਦਿਓ

ਕੋਈ ਕਰਮਚਾਰੀ ਆ ਜੇਗਾ ਤਾਂ ਜ਼ਯਾਦਾ ਵੜਿਆ ਕਿਉਕਿ ਫੇਰ ਔਖਾ ਨਹੀਂ ਨਾ ਹੋਊਗਾ ਹਾਂ ਕਿੰਨੇ ਪੈਸੇ ਲੱਗ ਜਾਣਗੇ ਜੀ ਅਲਗ ਤੋਂ ਹਾਂ ਅੱਠ ਸੌ ਰੁਪਇਆ ਇਹ ਤਾਂ ਬਹੁਤ ਜ਼ਯਾਦਾ ਏ ਜੀ ਤੁਸੀਂ ਘਟੋਂ ਘਟੋਂ ਚਾਰ ਸੌ ਚ ਗੱਲ ਮੁਕਾਓ ਹਾਂਜੀ ਓ ਤਾ ਗੱਲ ਤੁਹਾਡੀ ਠੀਕ ਏ ਅੱਠ ਸੌ ਤਾਂ ਜ਼ਯਾਦਾ ਹੈ ਜੀ ਤੁਸੀਂ ਛੇ ਸੌ ਚ ਗੱਲ ਮੁਕਾਓ ਬੱਸ ਛੀ ਸੌ ਤੱਕ ਠੀਕ ਏ ਜੀ ਹੁਣ ਮਨ ਨਾ ਕਰੋ please ਤੁਸੀਂ ਮੈਡਮ ਜੀ ਬੇਨਤੀ ਹੈ ਤੁਹਾਨੂੰ ਸਾਡੇ ਵੱਲੋਂ ਚਲੋ ਠੀਕ ਏ ਕੋਈ ਨਾ ਤੁਸੀਂ ਹਨ ਵਿਚ ਹੀ ਕਰ ਦੋ ਛੇ ਸੌ ਬਹੁਤ ਠੀਕ ਆ ਪਾਰ ਮੈਂ ਇਹ ਜਾਣਨਾ ਚਾਹੁਣਾ ਜਿਹੜਾ ਛੇ ਸੌ ਤੁਸੀਂ ਕੀਤਾ ਹੈ ਠੀਕ ਹੈ ਹੁਣ ਮੈਨੂੰ ਓਹਦੇ ਵਿੱਚੋ ਘਟੋਂ ਘਟ

ਅੱਛਾ ਜੀ ਤੇ ਹੁਣ ਮੈਨੂੰ ਇਹ ਦੱਸੋ ਜੀ ਅਗਰ ਮੇਨੇ

ਮਤਲਬ ਥੋੜਾ ਇਹ ਹੁੰਦਾ ਵੀ ਕੋਈ insurance ਵਗੈਰਾ ਹੁੰਦਾ ਏ ਸਾਮਾਨ ਦਾ ਐਵੇ ਹੀ ਰਾਸਤੇ ਚ ਕੋਈ ਹੋ ਜਾਵੇ accident ਹਾਦਸਾ ਕੋਈ ਟੁੱਟ ਭੰਨ ਨਾ ਹੋ ਜਾਵੇ ਸਾਡੇ ਸਾਮਾਨ ਦੀ ਕੀਮਤੀ ਸਾਮਾਨ ਆ ਜੀ ਮੇਰਾ fridge ਜਿਹੜਾ ਹੈਗਾ ਜੀ ਉਹ ਆਮ ਛੋਟਾ ਮੋਟਾ fridge ਨਹੀਂ ਹੈਗਾ ਉਹ ਦੇਖੋ ਜੀ ਪੂਰਾ ਤਿੰਨ ਸੌ ਲੀਟਰ ਆਲਾ fridge ਆ ਤੇ ਤਿੰਨ ਸੌ ਲੀਟਰ ਆਲੇ fridge ਚ ਸਾਢੇ ਤਿੰਨ ਸੌ sorry ਮੈਡਮ ਸਾਢੇ ਤਿੰਨ ਸੌ ਲੀਟਰ ਆਲਾ ਹੁਣ ਤੁਸੀਂ ਸਮਝ ਲੋ ਬੀ ਕਿੱਦਾਂ ਕ ਵੱਡਾ ਹੋਊਗਾ ਇੱਕ ਤਾਂ ਓਹਦੀ ਚੌੜਾਈ ਆਹ ਸੱਤ ਫੁੱਟ ਆ ਜੀ fridge ਦੀ ਫੇਰ ਉਹ fridge ਜਿਹੜਾ ਹੈਗਾ

ਹਾਂਜੀ ਬੜਾ ਖ਼ਤਰਨਾਕ fridge ਆ ਜੀ ਓਹਦੇ ਵਿਚ ਜਗਾਹ ਹੀ ਜਗਾਹ ਹੈ ਇੰਨੀ ਹੈ ਉਹ ਮੇਰਾ ਭਰਾ ਜੀ ਸੱਚ ਓਥੇ ਕਰਦਾ ਏ grocery ਦਾ ਕੰਮ ਇਸ ਕਰਕੇ ਓਹਨੂੰ ਚਾਹੀਦੀ ਹੁੰਦੀਆਂ ਨੇ ਇਸ ਤਰ੍ਹਾਂ ਦੀ ਬੜੀ space ਆਲੀ ਹਾਂਜੀ ਤੇ ਇਸ ਕਰਕੇ ਮੈ ਤੁਹਾਡੀ service ਨੂੰ ਮੈਂ call ਕੀਤੀ ਆ ਚ ਕਿ ਭਾਈ ਮੇਰਾ ਸਾਮਾਨ ਹੈ ਜੋ ਵੀ ਪੰਜਾਹ ਹਜਾਰ ਦਾ fridge ਹੈ ਜੀ ਹੈ ਉਹ ਪੰਜਾਹ ਹਜਾਰ ਹੈ ਹੁਣ ਮੈਨੂੰ ਇਹ ਦੱਸੋ ਬ ਤੁਸੀਂ ਇਹ ਪੰਜਾਹ ਹਜਾਰ ਦੇ fridge ਨੂੰ ਤੁਸੀਂ ਕਿਵੇਂ ਚੰਡੀਗੜ੍ਹ ਲੈ ਕੇ ਜੋਂਗੇ ਕਹਿੰਦੇ ਵਾਹਨ ਵਿਚ ਤੇ ਰਸਤੇ ਦਾ ਪੂਰਾ ਸਾਰਾ ਕਿਰਾਇਆ ਕੀਨਾ ਹੋਊਗਾ ਕਿ ਤੁਹਾਡੇ charges ਨੇ ਉਹ ਮੈਨੂੰ ਥੋੜਾ detail ਚ ਦੱਸ ਦੇਯੋ ਠੀਕ ਆ ਜੀ ਹਾਂਜੀ ਹਾਂਜੀ ਹੁਣ ਤੁਹਾਨੂੰ ਬੋਲਣ ਦਾ ਪੂਰਾ full ਮੌਕਾ ਹੈ ਜੀ ਬੋਲੋ ਅੱਛਾ ਤੇ ਹੁਣ ਮੈਨੂੰ ਐਨ ਦੱਸੋ ਕਿ ਜਿਹੜੇ ਤੁਸੀਂ ਮੈਨੂੰ fridge ਦੱਸ ਰਹੇ ਸੀ ਬ ਏਨੇ ਪੈਸੇ ਲੱਗ ਜਾਣਗੇ ਪੈਂਤੀ ਸੌ ਤੇ ਬੇਲੀ ਸੌ ਇਹ ਤਾਂ ਬਣ ਗਏ ਜੀ ਮੇਰੇ ਅੱਠ ਹਜ਼ਾਰ ਦੇ ਕਰੀਬ ਬਣ ਗਿਆ ਤੇ ਮੈਂ ਲਗਾਉਣ

ਕਿ ਕਰਵਾਵਾਂ ਮਤਲਬ ਕਿ ਇਹ ਕਿਸ ਤਰ੍ਹਾਂ ਮੈਂ registeration ਕਰਵਾ ਤੁਹਾਡੇ app ਤੇ ਕਿ ਤੁਸੀਂ ਮੇਰਾ ਸੰਮਨ ਲੈ ਕੇ ਚਲੇ ਜਾਵੋਂ Hello

ਬਸ ਵਧੀਆ, ਤੁਸੀਂ ਦੱਸੋ

ਕੁਚਨੀ free ਬੈਠੀ ਸੀ, ਤੁਸੀਂ ਦੱਸੋ

ਬਸ ਵਧੀਆ, ਤੁਸੀਂ ਦੱਸੋ ਘਰ ਕਿੱਦਾਂ?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

ਹੱਮ ਮੈਂ ਓਥੇ ਗਈ ਸੀ science block, ਓਥੇ ਬੱਚਿਆਂ ਨੂੰ ozone ਪਰਤ ਵਾਰੇ project ਮਿਲੇ ਹੋਣੇ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

ਮੈਂ ਕਿਹਾ ਫੇਰ ਹੁਣ ਮੈਂ ਤੁਹਾਨੂੰ ਪੁੱਛਦੀ ਆ, ਓਦੇ ਬਾਰੇ ਥੋੜੀ detail knowledge ਲੈਨੀ ਆ ਹਾਂਜੀ, ozone layer ਬਾਰੇ ਤੇ ਆਹ science block ਚ ਪੜ੍ਹਦਾ~ਪੜ੍ਹਾਇਆ ਜਾਂਦਾ ਆ ਕੁਛ ਮਤਲਬ ਮੈਂ ਵੀ articles ਵੀ ਮੈਂ ਵੀ ਇਸੀ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਹੋ, ozone layer ਬਾਰੇ ਤੁਸੀਂ ਸੁਣਿਆ, ਜਦੋਂ ਮੈਂ ਵੀ ਸੁਣਿਆ ਸੀ ਓਦੋ ਮੈਂ ਕੁਛ ਬਹੁਤ ਕ find out google ਤੇ ਵੀ ਕੀਤਾ ਕੁਛ ਮੈਂ ਕੁਛ ਓਦੇ ਵਾਰੇ books ਵੀ ਪੜ੍ਹੀਆਂ, articles ਪੜ੍ਹੇ, ਕਾਫੀ ਪੜ੍ਹਿਆ ਹੁਣ ਮੈਂ ਤੁਹਾਨੂੰ ਦਸਦੀ ਆ, ਜਿਹੜੀ ozone layer ਆ ਉਹ ਵਾਯੂਮੰਡਲ ਦੀ ਉੱਪਰਲੀ ਪਰਤ ਚ, oxygen ਦੇ ਪ੍ਰਮਾਣੂ ਤਿੰਨ ਦੀ ਗਿਣਤੀ ਚ ਜੁੜ ਕੇ, ਬੰਧਨ ਬਣਾਉਂਦੀ ਆ ਤੇ ozone ਦੇ ਆਣੁ ਬਣਾਉਂਦੀ ਆ ਤੇ ਇਹ ਵਾਯੂਮੰਡਲ ਵਿਚ ਸਭ ਤੋਂ ਉੱਪਰਲੀ ਪਰਤ ਵਿਚ ਹੁੰਦੀ ਆ, ਤੇ ਜੋ ਕੀ ਸੂਰਜ ਦੀਆਂ ਹਾਨੀਕਾਰਕ Ultraviolet rays, ਇਹਨੂੰ ਅਹ ਧਰਤੀ ਨੂੰ ਬਚਾਉਂਦਿਆਂ ਨੇ ਇਹ ਅਹ ਇਸ ਨਾਲ ਹੀ ਧਰਤੀ ਤੇ ਜੀਵਨ ਹੈ ਇਹ ਪਰਤ ਧਰਤੀ ਤੋਂ ਵੀਹ ਤੋਂ ਤੀਹ kilometer ਉੱਚੀ ਹੈ ਥੋੜੀ ਜਿਹੀ ਤੇ ਇਸ ਦੀ ਮੋਟਾਈ ਬਦਲਦੀ ਰਹਿੰਦੀ ਐ, ਤੇ ਪਹਿਲੀ ਸ਼ਨ ਉੱਨੀ ਸੌ ਤੇਹਰਾਂ ਵਿਚ France ਦੇ ਵਿਗਿਆਨੀ ਅਹ Charles Fabry ਨੇ ਤੇ Henry Busion, ਨੇ ਇਸ ਦੀ ਖੋਜ ਕੀਤੀ ਸੀ ਇਹ ਗੈਸ ਆਹ ਸਤਾਨਵੈ ਤੋਂ ਨਨਿਵੇ per cent ਸੂਰਜ ਦੀਆਂ ultraviolet rays ਨੂੰ ਸੋਖ ਲੈਂਦੀ ਐ ਤੇ UNO ਵੱਲੋਂ ਸੋਲਾਂ September ਨੂੰ ਵਿਸ਼ਵ Ozone ਦਿਵਸ ਮਨਾਇਆ ਜਾਂਦਾ ਹੈ ਤੇ ਧਰਤੀ ਤੋਂ ਸੋਲਾਂ kilometer ਦੀ ਉੱਚਾਈ ਤੋਂ ਸੂਰਜ ਆਉਣ ਵਾਲੀਆਂ Ultraviolet rays ਦੀ ਕਿਰਿਆ ਅਹ ਕਿਰਿਆ ਕਾਰਣ, oxygen ozone ਵਿਚ ਤਬਦੀਲ ਹੋ ਜਾਂਦਾ ਆ ਤੇ ਜਿਸ ਕਾਰਣ ਧਰਤੀ ਦੁਆਲੇ ozone layer ਬਣ ਜਾਂਦੀ ਐ ਜੋ ਸਾਡੀ ਧਰਤੀ ਦੀ ਸੁਰੱਖਿਆ ਛੱਤਰੀ ਵੱਜੋਂ ਕੰਮ ਕਰਦੀ ਹੈ ਸੂਰਜ ਦੀਆਂ ultraviolet rays ਹਾਨੀਕਾਰਕ ਹੁੰਦੀਆਂ ਨੇ ozone layer ਇਸ ਖ਼ਤਰ~ ਖ਼ਤਰਨਾਕ ਕਿਰਨਾਂ ਨੂੰ ਕਾਫੀ ਹੱਦ ਤੱਕ,

ਠੀਕ ਹੈ ਤੇ ਇਹਦੇ ਕੋਈ side-effect ਜਾ ਨੁਕਸਾਨ ਬਾਰੇ ਦੱਸੋ ਕੀ ਨੁਕਸਾਨ ਨੇ ਹਾਂਜੀ ਜੇ ਦੇਖੋ ultraviolet rays ਜੇਹਦੀਈਆਂ ਆ ਉਹ ਧਰਤੀ ਤੇ ਸਿਧੀਆਂ ਪਹੁੰਚਣ ਲੱਗ ਗਈਆਂ ਤਾਂ ਇਹ ਧਰਤੀ ਤੇ ਜਿੰਨੇ ਵੀ ਆਪਾਂ living beings ਹੈਗੇ ਆ, ਆਹ ਜੈਵਿਕ ਅੰਸ਼ਾਂ ਨੂੰ ਤਬਾਹ ਕਰ ਸਕਦੀ ਆ ਤੇ ਇਹ ਜਿਵੇ ਕੀ ਸਰੀਰਿਕ cell ਏ ਅੰਦਰਲੇ ਆਹ ਜੇ ਸ਼ਰੀਰ ਦੇ ਅੰਦਰ ਜਿਹੜੇ cell ਆ ਓਹਨਾ ਨੂੰ ਬਹੁਤ ਜ਼ਯਾਦਾ ਨੁਕਸਾਨ ਪਹੁੰਚ ਸਕਦੀ ਆ ਜਿਸ ਕਰਕੇ ਸਾਨੂੰ ਅੱਖਾਂ ਦੇ ਰੋਗ ਫਿਰ ਚਮੜੀ ਦੇ ਰੋਗ, allergy ਅਲਗ -ਅਲਗ ਤਰ੍ਹਾਂ ਦੀ ਰਸੌਲੀਆਂ ਦੇ ਸ਼ਿਕਾਰ ਹੋ ਸਕਦੇ ਆ ਪਰ ਇਹ ਪਰਤ ਪਤਲੀ ਹੋ ਰਹੀ ਹੈ ਇਸ ਦੇ ਕਾਰਣ ਵਧਦੇ ਜਾ ਰਹੇ fridge, ac, phones, ਝੱਗ ਪੈਦਾ ਕਰਨ ਵਾਲੇ ਜਿਹੜੇ ਹੁੰਦੇ ਨਾ

ਹਾਂਜੀ, ਉਹ ਸਾਡੇ ਇਹਦੇ ਵਿਚ ਉਹ ਕਾਰਣ ਹੈਗੇ ਆ ਜਿਵੇ ਫਰਿਜਾਂ ਦਾ compressor ਹੈ, ਐਸੀਆਂ ਦਾ compressor ਹੈ ਫੇਰ pollution ਇਹ ਸਭ ਚੀਜ਼ਾਂ ਕਾਰਣ ਬਹੁਤ effect ਪੈ ਰਿਹਾ, ozone layer ਨੂੰ

ਹਾਂਜੀ, ਇਹ ਇੱਕ ਬਹੁਤ main reason ਕਹਿ ਸਕਦੇ ਆ ਆਪਾਂ ozone layer ਨੂੰ ਪਤਲਾ ਕਰਨ ਦਾ ਹੈਗਾ ਆ ਅਜਕਲ ਨੂੰ ਬਹੁਤ ਜ਼ਯਾਦਾ travel ਦੇ ਬਣ ਚੁਕੇ ਏ ਸਾਧਾਂ cars ਇੰਨੀਆਂ ਜ਼ਯਾਦਾ bikes, ਇੰਨੀਆਂ ਜ਼ਯਾਦਾ, ਹਰ ਤਰ੍ਹਾਂ ਦੇ ਜਿਨ੍ਹਾਂ ਵੀ ਇਹ ਆ Air pollution ਉਸ ਵਜਹ ਤੋਂ ozone layer ਤੇ ਬਹੁਤ ਫਰਕ ਪੈ ਰਿਹਾ

ਸਨ ਉੱਨੀ ਸੌ ਤੀਹ ਵਿਚ cortania ਦੇ ਵਿਗਿਆਨੀ sydney japan, ਨੇ ਫੋਟੋ ਰਸਾਇਣ ਜਿਸ ਰਾਹੀਂ ozone ਦਾ ਨਿਰਮਾਣ ਹੁੰਦਾ ਆ, ਓਹਦੀ ਵਿਆਖਿਆ ਕੀਤੀ ਜਦੋ oxygen ਦੇ ਆਨੁ ਦੇ ultraviolet rays ਇਕ ਦੂਜੇ ਨਾਲ ਟਕਰਾਉਂਦੇ ਨੇ ਤੇ ਉਹ ozone gas ਪੈਦਾ ਕਰ ਦਿੰਦੇ ਆ ਤੇ ਜਦੋ ਇਸ ਤਰ੍ਹਾਂ oxygen ਦੇ ਆਨੁ ਟੁੱਟ ਕੇ oxygen ਪ੍ਰਮਾਣੂ ਦਾ ਨਿਰਮਾਣ ਹੁੰਦਾ ਆ ਤੇ ਇਹ ਪ੍ਰਮਾਣੂ ਮਿਲ ਕੇ ozone ਦਾ ਨਿਰਮਾਣ ਕਰਦੇ ਨੇ ninety per cent ozone ਵਾਤਾਵਰਨ ਵਿਚ stretosphere ਵਿਚ ਹੁੰਦੀ ਆ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 ਹਾਂਜੀ, ਵਿਸਵ ozone layer ਦਿਵਸ ਜਿਹੜਾ ਆ ਉਹ ਹਰ ਸਾਲ ਸੋਲਾਂ september ਨੂੰ ਮਨਾਇਆ ਜਾਂਦਾ ਆ, ਜਿਵੇ ਕਿ ਮਈ ਤੁਹਾਨੂੰ ਪਹਿਲੇ ਵੀ ਦਸ ਚੁਕੀ ਆ ਅਰ ozone layer ਇਕ ਅਜੇਹੀ layer ਹੈ, ਜੋ ਧਰਤੀ ਨੂੰ ਧਰਤੀ ਦੇ ਵਾਤਾਵਰਣ ਵਿਚ ਮੌਜੂਦ ਜੋ ਸੂਰਜ ਤੋਂ ਆਉਣ ਵਾਲਿਆਂ ultraviolet rays ਨੂੰ absorb ਕਰਦੀ ਆ ਤੇ ozone layer ਸੂਰਜ ਦੀਆਂ medium frequency ultraviolet rays ਵਿੱਚੋ ਸਤਾਨਵੈ ਤੋਂ ਨਨੀਂਵੇ per cent rays ਨੂੰ, ਅਹ absorb ਕਰ ਲੈਂਦੀ ਆ ਜੋ ਕਿ ਧਰਤੀ ਉੱਤੇ ਜੀਵਨ ਨੂੰ ਵੱਡੀ ਹੱਦ ਤਕ ਅਹ ਅਸਰਅੰਦਾਜ਼ ਕਰ ਸਕਦੀ ਆ ਤੇ chloro chlorofluoride carbon, hydrochloride carbon ਅਤੇ hefrigerants ਅਤੇ insulating forms ਅਤੇ ਅਹ solvent ਹੋਰ ਵੀ ozone layer ਨੂੰ ਨੁਕਸਾਨ ਪਹੁੰਚਾਉਂਦੇ ਨੇ ਦੁਨੀਆਂ ਦੇ ਵਸਨੀਕਾਂ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਨੂੰ ozone layer ਬਚਾਉਣ ਲਈ ਆਪਣੀ ਆਪਣਾ ਵੀ ਯੋਗਦਾਨ ਦੇ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

ਤਾ ਕਿਸ ਤਰ੍ਹਾਂ ਦਾ ਯੋਗਦਾਨ ਦੇ ਸਕਦੇ ਆ ਲੋਕ?

ਤੇ ਆਪਣਾ ਯੋਗਦਾਨ ਉਹ, ਹਾਂਜੀ ਕੁਛ ਆਪਣਾ ਯੋਗਦਾਨ ਉਹ ਇਸ ਤਰ੍ਹਾਂ ਦੇ ਸਕਦੇ ਆ ਕਿ ਜਿਵੇ ਉਹ car ਦੀ ਵਰਤੋਂ ਥੋੜੀ ਘਟ ਕਰਨ cars pollution ਬਹੁਤ ਹੈ cars ਦਾ

ਤੇ ਇੱਕ ਕਹਿੰਦੇ ਘਾ ਕੱਟਣ ਵਾਲੀ ਦਾ machine, ਪਤਾ ਹੋਏਗਾ ਤੁਹਾਨੂੰ

ਓਹਦੀ ਵਰਤੋਂ ਘਟ ਕਰਨ ਉਹ ਤਾ ਬਹੁਤ ਹੀ ਫਾਇਦੇਮੰਦ ਹੋਏਗੀ ozone layer ਲਈ ਤੇ ਜੇ car ਦੀ ਵਰਤੋਂ ਕਰਦੇ ਵੀ ਆ ਲੋਕੀ ਤੇ ਉਹ ਸਮੇ ਤੇ ਪੈਸੇ ਦੀ ਬੱਚਤ ਕਰਨ ਲਈ, ਮਤਲਬ ਬਦਲਦੇ, ਮਤਲਬ ਕੀ ਆਪਣੀ car ਦੀ ਵਰਤੋਂ, ਬਸ ਆਪਣੇ time ਤੇ ਜਗ੍ਹਾ ਤੇ ਪਹੁੰਚਣ ਲਈ ਕਰਦਾ ਆ ਪਰ ਆਪਾਂ ਅਗਰ ਉਸ ਦੀ ਬਜਾਏ ਆਵਾਜਾਈ ਲਈ, ਹੋਰ ਕੋਈ ਸਾਧਨ ਜਿਵੇ ਕਿ ਆਪਾਂ ਕਰ ਸਕਦੇ ਆ bus ਹੋ ਗਿਆ, cycle ਹੋ ਗਿਆ, ਪੈਦਲ ਵੀ ਜਾ ਸਕਦੇ ਆ ਇਹ ਚੀਜ਼ਾਂ ਵੀ ਬਹੁਤ helpful ਹੋਣਗੀਆਂ ozone layer ਲਈ ਤੇ ਆਹ heaters heaters ਕਹਿ ਸਕਦੇ ਆ AC ਕਹਿ ਸਕਦੇ ਆ ਓਹਦੀ ਵਰਤੋਂ ਥੋੜੀ ਘਟ ਕਰੋ ਕਿਉਕਿ ozone layer ਨੂੰ ਇਹ ਵੀ ਬਹੁਤ harm ਕਰਦਿਆਂ ਨੇ ਊਰਜਾ ਬੱਚਤ ਕਰਨ ਵਾਲੇ bulb ਖਰਦਿਓ ਜਿਹੜੇ ਥੋੜੀ light save ਕਰਦੇ ਨੇ

ਬਹੁਤ ਅਜਕਲ ਤੇ, ਹਾਂਜੀ, ਹਾਂਜੀ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

ਤੇ ਇੱਕ ਮਤਲਬ ਕੀ ਇੱਕ ਘਰ ਵਿਚ ਕਿ ਕਰੀਏ ਮਤਲਬ ਕਿ ਕਿ ਕਰ ਸਕਦੇ ਆ, ਕਿ ਕਹਿ ਸਕਦੇ ਓਹਨੂੰ ਹਾਂਜੀ, ਹਾਂਜੀ ਮੈਨੂੰ ਲੱਗ ਗਿਆ ਪਤਾ ਜਿਸ ਨਾਲ ozone layer ਨੂੰ ਥੋੜ੍ਹਾ effect ਹੋਵੇ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

model name ਬਦਲਣਾ ਚਾਹੀਦਾ ਆ ਤੇ ਫੇਰ ਪੌਧੇ ਤੁਹਾਡੇ ਘਰ ਦੇ ਆਲੇ ਇਹੋ ਜਿਹੇ ਹੋਣ ਜੋ ਗਰਮੀਆਂ ਚ ਚਾਂ ਪਰ ਸਰਦੀਆਂ ਚ ਰੋਸ਼ਨੀ, ਮੁਹਈਆ ਕਰਵਾ ਸਕਣ ਤੇ ਫੇਰ ਕਹਿੰਦੇ ਆਏ ਕਿ green ਬਿਜਲੀ ਖਰਦਿਓ ਜਿਸ ਨੂੰ ਘਟ ਜਾ zero ਪ੍ਰਤੀਸ਼ਤ pollution ਤੇ ਪੈਦਾ ਕੀਤਾ ਜਾ ਸਕਦਾ ਆ ਫੇਰ ਕਹਿੰਦੇ solar system ਵੀ ਵਰਤੋਂ ਕਰੋ ਤੇ ਫੇਰ ਆਪਣੇ ਕਪੜੇ ਕੋਸੇ ਜਾ ਠੰਡੇ ਪਾਣੀ ਨਾਲ ਧੋਵੋ ਨਾ ਕਿ ਮਤਲਬ ਗਰਮ ਪਾਣੀ ਨਾਲ ਪਾਣੀ ਗਰਮ ਕਰਨ ਵਾਲੇ heater ਦਾ temperature ਇੱਕ ਸੌ ਵੀਹ degree ਉੱਤੇ ਰੱਖੋ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

okay ਚਲੋ ਠੀਕ ਏ thank you so much ਮੈਨੂੰ ਹਨੀ ਤੁਸੀਂ

ਜੈ ਹਿੰਦ ਅੱਜ ਦਾ ਜੋ ਵਿਸ਼ਾ ਹੈ ਉਹ ਆਪਾਂ ਨੌਕਰੀਆਂ ਉੱਪਰ ਗੱਲਬਾਤ ਕਰਾਂਗੇ ਜਿਵੇਂ ਕਿ ਆਪਾਂ ਅੱਜ ਕੱਲ੍ਹ ਅਕਸਰ ਹੀ ਸੁਣਦੇ ਹਾਂ ਕਿ ਹਰ ਇਨਸਾਨ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 ਜਿਵੇਂ ਕਿ ਤੁਸੀਂ ਅਕਸਰ ਹੀ ਸੁਣਿਆ ਹੋਣਾ ਹੈ, ਜਿਸ ਵਿਦਿਆਰਥੀ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ, ਉਹ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰਨ ਦੇ ਲਈ ਜੋ ਪੇਪਰ ਹੁੰਦੇ ਹਨ, ਉਹਨਾਂ ਦੀ ਤਿਆਰੀ ਕਰਦਾ ਹੈ ਅਤੇ ਅਜਿਹੀਆਂ ਬਹੁਤ ਸਾਰੀਆਂ ਅਕੈਡਮੀਆਂ ਵੀ ਖੁੱਲ ਚੁੱਕੀਆਂ ਹਨ, ਜੋ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰਨ ਵਿੱਚ ਪੜ੍ਹਾਈ ਕਰਵਾਉਂਦੀਆਂ ਹਨ, ਅਤੇ ਤੁਸੀਂ ਅਕਸਰ ਇਹ ਵੀ ਦੇਖਿਆ ਹੋਣਾ ਕਿ ਜਿਸ ਇਨਸਾਨ ਦੇ ਕੋਲ ਸਰਕਾਰੀ ਨੌਕਰੀ ਹੈ, ਉਸ ਇਨਸਾਨ ਦੀ ਸਮਾਜ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ, ਅਤੇ ਉਸਨੂੰ ਕਾਫ਼ੀ ਜ਼ਿਆਦਾ ਮਾਨ ਸਨਮਾਨ ਮਿਲਦਾ ਹੈ, ਤੁਸੀਂ ਕੀ ਅਜਿਹਾ ਗੱਲ ਨਾਲ ਸਹਿਮਤ ਹੋ ਕਿ ਜਿਸ ਇਨਸਾਨ ਦੇ ਕੋਲ ਸਰਕਾਰੀ ਨੌਕਰੀ ਹੈ, ਉਸਦੀ ਸਮਾਜ ਵਿੱਚ ਚੰਗੀ ਜਾਣ ਪਛਾਣ ਉਸਦਾ ਆਦਰ ਸਨਮਾਨ ਕੀਤਾ ਜਾਂਦਾ ਹੈ,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

ਤੋਂ ਲੈ ਕੇ retire ਹੋਣ ਤੱਕ ਉਸਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ, ਅਤੇ ਉਸਦਾ ਸਮਾਂ ਹੁੰਦਾ ਹੈ, ਜਿਵੇਂ ਤੁਸੀਂ ਆਮ ਹੀ ਸੁਣਿਆ ਹੋਵੇਗਾ ਕਿ ਸਰਕਾਰੀ ਨੌਕਰੀ ਦਾ ਸਰਕਾਰ ਨੇ ਅਠਵੰਜਾ ਸਾਲ ਦੀ ਉੱਮਰ ਤੱਕ retire ਹੋਣ ਦੀ ਉਮਰ ਹੱਦ ਰੱਖੀ ਹੋਈ ਹੈ ਪਰ ਅਸੀਂ private ਨੌਕਰੀ ਵਿੱਚ ਵੇਖਦੇ ਹਾਂ ਕਿ ਇਸ ਵਿੱਚ ਨਾ ਤਾਂ ਜਦੋਂ ਅਸੀਂ ਲੱਗਣਾ ਹੁੰਦਾ ਹੈ, ਉਸਦੀ ਕੋਈ ਸ਼ਰਤ ਸ਼ੀਮਾ ਨਹੀਂ ਅਤੇ ਨਾ ਹੀ ਇਸਦਾ retire ਹੋਣ ਦਾ ਕੋਈ ਸਮਾਂ ਨਹੀਂ ਸਰਕਾਰੀ ਅਤੇ private ਨੌਕਰੀ ਦਾ ਅੰਤਰ ਅਸੀਂ ਇੱਥੋਂ ਆਹ ਇਸ ਤਰ੍ਹਾਂ ਹੀ ਵੇਖ ਸਕਦੇ ਹਾਂ ਕਿ ਉਮਰ ਹੱਦ ਤੱਕ ਦਾ ਹੈ ਦੂਸਰਾ ਅਸੀਂ ਇਹ ਵੇਖਦੇ ਹਾਂ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸਾਨੂੰ ਕਾਫ਼ੀ ਜ਼ਿਆਦਾ ਉਪਰਾਲੇ ਕਰਨੇ ਪੈਂਦੇ ਹਨ ਅਤੇ private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 ਅਤੇ private ਨੌਕਰੀ ਦੀਆਂ ਕੋਈ ਸ਼ਰਤਾਂ ਨਹੀਂ ਹੁੰਦੀਆਂ, ਕੀ ਤੁਸੀਂ ਸਰਕਾਰੀ ਨੌਕਰੀਆਂ ਦੀਆਂ ਕੁੱਝ ਸ਼ਰਤਾਂ ਬਾਰੇ ਸੁਣਿਆ ਹੈ ਤਾਂ ਉਸ ਬਾਰੇ ਆਪਣੇ ਵਿਚਾਰ ਪੇਸ਼ ਕਰੋ ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਨੌਕਰੀ ਪਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਜਿਵੇਂ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਹਰ ਹੀ ਸਾਲ ਸਰਕਾਰਾਂ